ਤੈਨੂੰ video call ਕਰਿਆ ਕਰਾਂਗੀ। ਅੰਨੀਏ ਮੇਰੇ phone ਦਾ ਤੇ front camera ਜੇ ਚੱਲਣਾ ਕੀ ਹੈ back ਵੀ ਨੀ ਚੱਲਦਾ। ਚਲੋ ਜੀ ਹੁਣ ਇਹ ਮੈਂ ਅੱਗੇ ਸੋਚੀ ਜਾਂਦੀ ਹਾਂ ਜੇ ਮੈਂ ਗਵਾਚ ਗਈ ਤੇ ਕੀ ਇੱਕ photo ਨਾ camera ਤੇ ਖਿੱਚੀ ਜਾਂਦੀ

Phone ਤੇ ਲੱਗ ਜਾਂਦਾ video call ਆਪੇ ਕਹਿੰਦੀ ਭਾਈ ਨੇ phone ਲੈ ਕੇ ਰੱਖਿਆ।

hello

hello good evening good evening ਕਿਵੇ ਆ ਜਸਕਰਨ

ਵਧੀਆ ਬੱਸ ਰਬ ਦੀ ਕਿਰਪਾ ਨਾਲ ਚਲੀ ਜਾਂਦਾ ਕੰਮ ਆਪਣਾ ਵੀ ਅੱਛਾ ਜੀ ਘਰ ਸਾਰੇ ਕਿੱਦਾਂ ਵਧੀਆ ਨੇ ਵਧੀਆ ਨੇ ਤੇਰੇ ਘਰ ਦੱਸ ਕਿਵੇਂ ਨੇ ਸਾਰੇ ਹਾਂਜੀ ਵਧੀਆ ਨੇ ਬੱਸ

ਕੁਛ ਨੀ ਪਈ ਆ ਬਸ ਯਰ ਮੇਰਾ bp ਲੋਅ ਹੋ ਰਿਹਾ ਸੀਗਾ

ਤੇਰਾ ਘਟਿਆ ਹੀ ਰਹਿੰਦਾ ਹਮੇਸ਼ਾ ਈ ਹੋਰ ਟੇਂਸ਼ਨਾਂ ਕੀ ਘੱਟ ਮੈਨੂੰ

ਹਾਂ ਦੋਪੈਰੇ ਹੈਂ ਕੇੜੀ ਖੁਸ਼ੀ ਚ ਬਣਾਏ madam ਨੇ ਅੱਜ

ਬੈਠੇ ਪਏ ਸੀ ਸਰ ਨੇ ਕਹਿਆ ਚਲ ਬਣਾ ਹੀ ਲੈਣੇ ਆ ਅੱਛਾ free ਬੈਠੇ ਸੀਗੇ ਹੈਂ ਹਾਂ free ਬੈਠੇ ਸੀਗੇ ਫੇਰ ਮੈਨੇ ਕਿਹਾ ਚਲ ਅੱਜ sunday ਆ ਬਣਾ ਲੈਣੇ ਆ ਅੱਛਾ ਆਪਾ ਨੇ ਤਾ ਫੇਰ full plate ਭਰ ਕੇ ਖਾਧੇ ਹੋਣੇ ਹੋਰ ਹੁਣ ਵੀ ਖਾ ਕੇ ਆਈ ਆ ਹੁਣ ਵੀ ਪਹਿਲਾ ਵੀ ਖਾਏ ਮੈਨੇ ਹੁਣ ਵੀ ਖਾਏ ਉਹ ਤਾਂ ਬਣਦੇ ਈ ਅਲੱਗ ਜਹੇ ਨੇ ਆਪਾ ਸ਼ੀਟਾਂ ਬਨਾਨੇ ਆ ਨਾ ਸ਼ੀਟਾਂ

ਉਹ ਸ਼ੀਟਾਂ ਦੀ ਬਣਦੀ ਆ ਓਹੋ ਜਿਵੇ ਡੋਸਾ ਨੀ ਬਣਦਾ

ਓਵੇ ਦੀ ਸ਼ੀਟ ਬਣਦੀ ਐ ਅਸੀਂ ਤਾ ਓਦਾਂ ਬਣਾਏ ਨੇ ਇਸ ਵਾਰੀ ਨਾ ਤਾਂ ਭੈਣੇ ਵੇਖ ਮੈਨੇ ਡੋਸਾ ਖਾਦਾ ਦੇਖਿਆ ਤਾਂ ਹੋਣਾ ਨਾ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਖਾਧਾ ਖਾਧਾ ਹਾਂ ਜਦੋ ਮੈਂ ਚੰਡੀਗੜ ਰਹਿੰਦੀ ਸੀ ਨਾ ਓਥੇ ਜਿਹੜੇ care taker ਸੀਗੇ ਓਹਨਾ ਨੇ ਦਿੱਤਾ ਸੀਗਾ ਮੈਨੂੰ ਓਹਦੀ coconut ਦੀ ਚਟਨੀ ਨਾਲ਼ ਅੱਛਾ ਡੋਸਾ ਜਿਦਾਂ ਦੇਖਿਆ simple ਡੋਸਾ ਬੱਸ ਓਹਦਾ ਦਾ ਸਰ ਨੇ ਬਣਾਏ ਸੀਗੇ ਸ਼ੀਟਾਂ

ਚਲ ਰੱਜ ਗਈ ਐ ਰਾਜ ਗਯੀ ਮੈਂ ਕਿਹਾ ਰੱਜ ਗਯੀ ਹੋਰ ਵੀ ਪਏ ਨੇ ਵਥੇਰੇ ਖਾਣ ਨੂੰ ਆਜੀ ਜੇ ਆਉਣਾ

ਮੈਂ ਤਾ ਹੁਣੇ ਹੁਣੇ ਚਾਹ ਪੀ ਰਹੀ ਆ green tea ਮੈਂ ਕਿਹਾ ਅੱਜ ਤਲਿਆ ਤਲਿਆ ਬਥੇਰਾ ਹੋਗਿਆ ਮੰਮੀ ਨੇ ਕਿਹਾ ਚਾਹ ਧਰ ਦੇ ਤੇ ਮੈਂ ਹੁਣ green tea ਪੀ ਰਹੀ ਹਾਂ ਹੋਰ ਕੀ ਕਰੀਏ ਅੱਛਾ ਚੱਲ ਮੈਂ ਤਾਂ ਤੈਨੂੰ ਐ phone ਕੀਤਾ ਸੀ ਵੀ ਮੇਰੀ friend ਆ ਇੱਕ ਹਿਮਾਚਲ ਉਹਦੇ ਨਾ ਘਰੇ ਵਿਆਹ ਆ ਰਿਹਾ ਫੇਰ ਉਹ ਹੁਣ ਕਹਿੰਦੀ ਤੂੰ ਆਈ ਕਹਿੰਦੀ ਜੇ ਤੂੰ ਨਾ ਆਈ ਕਹਿੰਦੀ ਮੈਂ ਤੈਨੂੰ ਬੁਲਾਣਾ ਨੀ ਕਹਿੰਦੀ ਤੂੰ ਆਉਣਾ ਪੱਕਾ ਕਹਿੰਦੀ please please please ਕਹਿੰਦੀ ਪੱਕਾ ਆਈ

ਅੱਛਾ ਕਾਂਗੜਾ ਕੋਲ ਆ ਏਨੀ ਦੂਰ ਹੋਰ ਕਹਿੰਦੀ ਤੂੰ ring ceremony ਤੇ ਤਾਂ ਆਈ ਨਹੀਂ ਇਸਤੇ ਆਜੀ please ਪੱਕਾ ਮੈਂ ਓਹਨੂੰ ਕਹਿਤਾ ਚੱਲ ਹਾਂ ਤੇ ਫੇਰ ਯਾਰ ਤਾਂਹੀਂ ਤੈਨੂੰ phone ਕੀਤਾ ਵੀ ਚੱਲ ਆਪਾਂ ਚੱਲ ਵੜਾਂਗੇ ਓਥੇ

ਓਹਦਾ ਵਿਆਹ ਹੈਗਾ ਅਠਾਈ ਮਾਰਚ ਦਾ ਬਸ ਥੋੜੇ ਈ ਦਿਨ ਰਹਿ ਗਏ ਆ ਹੋਰ ਮੈਂ ਕਿਹਾ ਚੱਲ ਦੇਖਦੇ ਆ ਚਲਦੇ ਆ ਆਪਾ ਵੀ ਖਾ ਖੁ ਕੇ ਰੱਜ ਆਉਣੇ ਓਥੋਂ ਦੀ ਵੀ ਢਿਡ ਫਾੜ ਲੈਣੇ ਆ ਹੋਰ ਹੋਰ ਤੇ ਹੋਰ ਤਾਂ ਕੋਈ ਕੁੜੀ ਮੈਨੂੰ ਯਾਦ ਨੀ ਆਈ ਸਾਰੀਆਂ ਵਿਆਹੀਆ ਵਰੀਆ ਤੈਨੂੰ ਪਤਾ ਹੈਨਾ ਕੌਣ ਜਾਨ ਦਿੰਦਾ ਐਵੇਂ ਹੈਨਾ ਹਾਂ ਫੇਰ ਤੇ ਕੋਈ ਵੀ ਨੀ ਤੂੰ ਹੀਂ ਸੀ ਅਮਾਂ ਮੇਰੀ ਯਾਦ ਆਗੀ

ਮੈਂ ਕਿਹਾ ਜਿੰਨਾ ਟੈਮ ਤੇਰਾ ਵਿਆਹ ਨੀ ਹੁੰਦਾ ਮੈਂ ਹੀ ਖਿੱਚੀ ਚਲਾ

ਮੇਰੇ ਤੇ ਵੀ ਆਏਗੀ ਤੂੰ ਹਾਂ ਹਾਂ ਤੇਰੇ ਵਿਆਹ ਤੇ ਵੀ ਆਉ ਕੋਈ tension ਨਾ ਕਰ ਤੇ ਨਾਲੇ ਮੈਂ ਕਿਹਾ ਚੱਲ ਦੋਨੋ ਚੱਲ ਪੜਾਂਗੇ ਹੁਣ ਤੂੰ ਦੱਸ

ਕਿਰਾਇਆ ਓਹਨੂੰ ਮੈਂ ਪੁੱਛਿਆ ਸਾਰਾ ਕੁਛ ਪੁੱਛ ਲਿਆ ਸੀ ਮੇਨੂ ਪਤਾ ਸੀ ਵੀ ਤੂੰ ਮੇਨੂ ਏ ਸਬ ਕੁਛ ਜਰੂਰ ਪੁੱਛੇਗੀ ਵੀ ਸਹੀ ਗੱਲ ਆ ਸਹੀਂ ਗੱਲ ਆ ਓਹਨੂੰ ਮੈਂ ਪੁੱਛਿਆ ਵੀ ਮੈਂ ਕਿਹਾ ਆਉਣ ਜਾਣ ਦਾ ਕਿੰਨਾ ਕਿਰਾਇਆ ਲੱਗੂਗਾ, ਕਹਿੰਦੀ ਸਾਰਾ ਹਜ਼ਾਰ ਪਹਿਲਾਂ ਤਾਂ ਓਹ ਕਹਿੰਦੀ ਫੇਰ ਕਹਿੰਦੀ ਅੱਠ ਕੁ ਸੋ ਚਲ ਵੀ ਆਉਣ ਜਾਣ ਚ ਇਕ ਜਣੇ ਦਾ ਹੋਰ ਉਹ ਵਾਲੀ ਬੱਸ ਨਹੀਂ ਮਿਲੂਗੀ ਜਿਹੜੀ free ਦੀ ਐ, ਆਹ prtc ਦੀ madam ਜੀ ਓ ਸਿਰਫ ਪੰਜਾਬ ਪੰਜਾਬ ਚ ਆ ਓਹ ਹਿਮਾਚਲ ਚ ਆ ਅੱਧਾ ਅੱਧਾ ਕੁ ਅੱਧਾ ਤਾਂ ਰਸਤਾ ਪੰਜਾਬ ਦਾ ਲੱਗ ਈ ਜਾਊਗਾ ਹਾਂ ਹਾਂ ਅੱਧੇ ਚੰਡੀਗੜ੍ਹ ਤਕ ਤਾਂ free ਚ ਜਾਵਾਂਗੀਆ ਅੱਛਾ ਵਧੀਆ ਕਰਤਾ ਸਰਕਾਰ ਨੇ ਵੀ ਆਪਾਂ free ਚਲ ਪਵਾਂਗੀਆਂ ਹੋਰ ਦਸ ਯਾਰ ਮੇਨੂ ਪੱਕਾ ਕਰ ਤੂੰ ਵੀ ਜਾਏਗੀ ਯਾਰ, ਤਾਂਹੀਂ phone ਕੀਤਾ ਤੈਨੂੰ ਜਾਵਾਂਗੀਆ ਜਾਵਾਂਗੀਆ ਮਜਾ ਆਂਦਾ ਵਿਆਹ ਚ ਤਾ, ਜਾਕੇ ਹੋਰ ਓਥੇ ਯਾਰ ਪਹਿਲੀ ਵਾਰ ਪਹਾੜਾ ਵਾਲਿਆਂ ਦਾ ਵਿਆਹ ਦੇਖੂੰਗੀ ਯਾਰ ਮੈਂ ਦੇਖਣਾ ਚਾਉਣੀ ਆ ਵੀ ਕਿਵੇਂ ਦਾ ਹੁੰਦਾ ਆਪਾਂ ਹੈਨਾ ਏਨ enjoy ਕਰਾਗੇ ਓਥੇ ਬਹੁਤ ਜ਼ਿਆਦਾ ਵੀ ਪਹਾੜਾ ਚ ਹੈਨਾ wow

ਨਾ ਯਾਰ ਪਾਗਲ ਇੱਦਾਂ water fall ਤਾ ਦੂਰ ਦੂਰ ਹੁੰਦੇ ਨੇ ਗੇ ਨੇੜੇ ਨੇੜੇ ਨੀ ਹੁੰਦੇ ਹੈਗੇ ਉਹ ਤਾਂ ਜਦੋਂ ਆਪਾਂ ਬੱਸ ਚ ਜਾਵਾਂਗੇ ਤਦ ਦਿੱਖਣਗੀਆ water fall ਤੂੰ ਕਹਿ ਰਹੀ ਐ ਜਿਹੜਾ ਤੂੰ ਤਾ ਉਤਰਾਖੰਡ ਦੀ ਆ ਹਾਂ ਯਾਰ ਤੂੰ ਤਾਂ ਜਾਂਦੀ ਰਹਿੰਦੀ ਐ ਛੁੱਟੀਆ ਚ ਉੱਤਰਾਖੰਡ ਤਾਂਹੀਂ ਤਾਂ ਤੈਨੂੰ ਦੱਸ ਰਹੀ ਆ ਇੱਦਾਂ ਨੀ water fall ਦਿੱਖਦੇ ਹੈਗੇ water fall ਤਾਂ ਬਸ ਜਾਂਦੇ ਜਾਂਦੇ ਦਿੱਖਣਗੇ ਤੇ ਓਦਰ ਰੁਕ ਕੇ ਫੇਰ ਜਿਥੇ ਓਨਾ ਦਾ ਪਿੰਡ ਹੋਊਗਾ ਪਤਾ ਨਹੀਂ ਕਿਥੇ ਹੋਊਗਾ ਹੁਣ ਪਹਾੜਾ ਚ ਐ ਕਿ plain area ਚ, ਇਹ ਵੀ ਨੀ ਪਤਾ ਹੈਗਾ ਕਾਂਗੜਾ ਕੋਲੇ ਐ

ਪਹਾੜ ਨੇ ਯਾਰ ਪਹਾੜ ਨੇ ਗੇ ਚਾਲ ਯਰ ਆਪਾ ਚਲਗੀਂਆ ਦੇਖੀ ਏਨਾ enjoy ਕਰਾਂਗੇ ਯਾਰ ਫੇਰ ਨਾ ਆਂਦੇ ਹੋਏ ਸ਼ਿਮਲੇ ਰੁਕਜਾ ਗੀਆ, ਹੈਂ ਹੋ ਸਕਦਾ ਤਾਂ ਆਪਾਂ ਕੁਫ਼ਰੀ ਚ ਜਾਵਾਂਗੀਆ ਦੋਨੋਂ ਤੇਨੇ ਦੇਖਿਆ ਹੋਇਆ ਸ਼ਿਮਲਾ ਖੁਫਰੀ ਹੁੰਦਾ ਖੁਫ਼ਰੀ ਹੁੰਦਾ

ਹਾਂ ਓਥੇ ਜਾਵਾਂਗੇ ਆਪਾਂ ਹਾਂ ਇਕ ਵਾਰ ਗਿਆ ਸੀ ਅੱਛਾ ਚਲ ਵਧੀਆ ਤੂੰ ਘੁੰਮ ਆਈ ਪਹਿਲਾ ਵੀ, ਹੁਣ ਵੀ ਜਾਏਂਗੀ ਤੇਰੇ ਨਾਲ ਜਾਊਂਗੀ ਯਰ ਚਲੀ ਯਾਰ please ਦੇਖੀ ਮਨਾ ਨਾ ਕਰੀ ਯਾਰ ਮਨਾਲੀ ਤੂੰ ਘਰਦਿਆ ਨੂੰ ਕਿ marriage ਆ ਬਸ ਆਜਾਂਗੀਆ ਕਿੰਨੇ ਦਿਨ ਲਈ ਜਾਵਾਂਗੀਆ ਆਪਾਂ ਪਹਿਲਾਂ ਇਹ ਦੱਸ ਤੂੰ ਦੇਖ ਯਾਰ ਤਿੰਨ ਚਾਰ ਦਿਨ ਤਾਂ ਲੱਗ ਈ ਜਾਣਗੇ ਅਰਾਮ ਨਾਲ਼ ਹੋਰ, ਹੁਣ ਮੇਨੂ ਕੀ ਪਤਾ ਓਹਨਾ ਦਾ ਰਾਤ ਨੂੰ ਵਿਆਹ ਹੋਊਗਾ ਕਿ ਦਿਨ ਚ ਵਿਆਹ ਹੋਊਗਾ ਰਾਤ ਦਾ ਈ ਹੁੰਦਾ ਵਿਆਹ ਸਾਡੇ ਤਾ ਓਥੇ ਰਾਤ ਦੇ ਹੀ ਹੁੰਦੇ ਨੇ ਗੇ ਉਤਰਾਖੰਡ ਚ, ਪਹਿਲਾਂ ਦਿਨ ਚ ਵੀ ਹੋ ਜਾਂਦੇ ਨੇ ਗੇ ਹੁਣ ਪਤਾ ਨੀ ਤੈਨੂੰ ਕਾਰਡ ਨੀ ਦਿੱਤਾ ਹੈਗਾ ਓਹਨੇ ਉਹ ਯਰ ਓਹਨੇ ਮੇਨੂ whatsapp ਈ ਕੀਤਾ ਸੀ ਹੁਣ ਅੱਛਾ ਏਨੀ ਦੂਰੋਂ ਹੁਣ ਮੇਨੂ ਕਾਡ ਦੇਣ ਆਵੇ whatsapp ਤੇ ਕੀਤਾ ਫੇਰ ਤੈਨੂੰ ਕਾਰਡ, ਕਾਰਡ ਦੇ ਵਿੱਚ ਤਾਂ ਦੇਖਿਆ ਈ ਹੁਣਾ ਤੇਨੇ ਅੰਦਰ ਜਿਹੜਾ ਖੁੱਲ ਖੁੱਲਾ ਹੋਇਆ ਐ ਉਹ ਨੀ ਭੇਜਿਆ ਉਹਨੇ ਨਹੀਂ ਇੱਕ ਹੀਂ just plane ਈ ਸੀਗਾ ਇਕ ਚਲ ਬਾਕੀ ਮੈਂ ਉਹਤੋਂ ਪੁੱਛ ਲਊਗੀ ਕੀ system ਆ ਕੀ ਨਾ ਨਾ ਤੇਰੀ ਸਹੇਲੀ ਕਿਹੜੀ ਵਾਲੀ ਆ ਜਿਹੜੀ ਤੂੰ ਏਨਾਂ ਉਹ ਹੋ ਰਹੀ ਐ ਵੀ ਤੂੰ ਜਾਣਾ ਈ ਜਾਣਾ ਯਰ ਬਹੁਤ ਕਰਦੀਆ ਸੀਆ, ਮੇਰਾ ਉਹ ਤਿੰਨ ਜਣੀਆ ਸੀਆ, ਦੋ ਤਾਂ ਬਰਨਾਲੇ ਤੋਂ ਸੀਆ ਉਹ ਸਖੀਆ sisters ਸੀਆ ਇਕ ਜੈਸਮਿੰਨ ਸੱਚ ਉਹ married ਸੀਗੀ ਜਿਥੇ ਤੂੰ ਕੰਮ ਕਰਦੀ ਸੀਗੀ ਅੱਛਾ ਤੂੰ ਮੇਨੂ ਦਸਦੇ ਹੁਣ ਪੱਕਾ ਵੀ ਚਲੇਗੀ ਨਾ ਮੈਂ ਤਾ ਚਲਣ ਨੂੰ ਤਿਆਰ ਆ, ਠੀਕ ਆ, ਹੁਣ ਮੈਂ ਪੱਕਾ ਕਹਿ ਰਹੀ ਆ, ਉਹ ਤਾਂ ਮੈਂ ਤੈਨੂੰ ਦੋ ਤਿਨ ਦਿਨ ਬਾਦ ਈ ਦਸ ਪਾਊਗੀ ਪੱਕਾ ਤਾ ਠੀਕ ਐ ਤੂੰ ਚੱਲ ਮੈਨੂੰ ਏਹ ਦੱਸ ਬਈ ਵੀ ਆਪਾਂ ਅੱਗੇ ਵੀ ਚਲਾਂਗੇ ਹੈਂ ਘੁਮਣ

ਹਾਂ ਨਾਲੇ ਦੇਖੀ ਮੈਂ ਤਾਂ ਮੈਂ ਤਾ ਨਾ ਸੱਚ ਦੱਸਾਂ ਨਾ ਮੈਨੂੰ ਨਾ ਏਨਾ ਜਿਆਦਾ ਪਸੰਦ ਆ ਵਿਆਹਾਂਵਾ ਦੇ ਵਿਚ ਖਾਣਾ ਹੈਨਾ ਕੀ ਪਤਾ ਨੀ ਕੀ ਕੀ dishes ਹੋਣਗੀਆਂ, ਪਹਾੜੀ ਹੈਨਾ ਹਾਏ ਉਹ main ਕੁਛ ਨੀ ਹੁੰਦਾ ਹੈ ਖਾਣ ਨੂੰ ਬਸ ਆਹੀਂ ਦਾਲ ਚਾਵਲ ਈ ਹੁੰਦਾ ਨੇ ਵੈਸੇ, ਵੈਸੇ ਹਿਸਾਬ ਹਿਸਾਬ ਦੇ ਨਾਲ ਆ ਵੀ ਜੇ ਉਹ ਚੰਗੇ ਨੇ ਤਾਂ ਤਾਂ ਫੇਰ ਮਤਲਬ ਕਿ ਹੱਟੇ ਕੱਟੇ ਪਰਿਵਾਰ ਤੋਂ ਨੇ ਤਾ ਤਾਂ ਰੱਖਣਗੇ ਓਹ ਵਾਧੂ ਕੁਛ, ਜਿਦਾ ਐਦਰ ਰੱਖਦੇ ਆ ਆਪਣੇ ਪੰਜਾਬ ਚ, ਪਰ ਲੇਕਿਨ ਜੇ ਮਤਲਬ ਕਿ ਠੀਕ ਠਾਕ ਜੇ ਹੋਏ ਫੇਰ ਤਾ ਚਾਵਲ ਦਾਲ ਦਾਲ ਚਾਵਲ ਏਹ ਤੇ ਅਮ ਪਤਾ ਨੀ palace ਕਰਾਇਆ ਹੋਊਗਾ ਕਿ ਨਹੀਂ ਏਹ ਚੀਜ਼ਾ ਤਾਂ ਓਹਨਾਂ ਨੂੰ ਪਤਾ ਹੋਣੀਆ ਨਾ ਹੈਂ ਪਹਾੜਾਂ ਚ palace ਵੀ ਹੁੰਦੀ ਐ ਹਾਂ ਹੁੰਦੇ ਨੇ ਕਿਓ ਨੀ ਹੁੰਦੇ ਹੁਣ ਤਾਂ modern ਜ਼ਮਾਨਾ ਬਣ ਗਿਆ, ਸਾਡੇ ਮਾਮੇ ਦੇ ਵਿਆਹ ਸੀ, ਮਾਮੇ ਦਾ ਨੀ ਮਾਮੇ ਦੇ ਮੁੰਡੇ ਦਾ, ਓਥੇ palace ਈ ਸੀਗਾ ਪਿੰਡ ਚ ਹੈਂ ਕੀ ਕੁਛ ਸੀਗਾ ਸੀਗਾ ਸਾਰਾ ਕੁਛ ਜਿਦਾ ਗੋਲਗੱਪੇ, ਦਹੀ ਭਲੇ ਸਾਰਾ ਕੁਜ ਸੀਗੇ ਓਥੇ ਜਿਵੇਂ ਉਰੇ ਹੁੰਦਾ ਐ ਇਹ ਸਬ ਕੁਛ ਚਲਣ ਲੱਗ ਗਿਆ ਪੀਜ਼ਾ ਨੂਡਲ ਬਰਗਰ ਯਾਰ pizza ਕਿਹੜੇ ਵਿਆਹ ਚ ਖਾਇਆ ਨੀ ਤੇਨੇ pizza ਨੀ ਚੱਲਦਾ ਹੈਗਾ

pizza ਪੀਜ਼ੇ ਵਾਲਾ ਹੋਣ ਲੱਗ ਗਿਆ, ਡੋਸਾ ਇਹ ਸਾਰਾ ਕੁਜ ਹੋਣ ਲੱਗ ਗਿਆ ਮੋਂਮੋਸ ਮੋਮੋਸ ਅਹ spring roll ਹੋਏ ਨੇ ਮੋਮੋਸ ਤੇ pizza ਤਾਂ ਮੈਂ ਕਦੇ ਵਿਆਹ ਚ ਨੀ ਖਾਇਆ ਯਾਰ ਹੋਇਆ ਏ ਤੈਨੂੰ ਇਕ ਗੱਲ ਦੱਸਾਂ ਮੈਂ ਆਹ ਜਿਹੜੇ ਮੈਂ ਪਿਛਲੇ ਵਿਆਹ ਚ ਗਈ ਸੀਗੀ ਤਾਂ ਓਹ ਓਹ ਵਾਲੇ ਵਿਆਹ ਚ ਕੀ ਕਹਿੰਦੇ ਆ trend ਜਿਹਾ ਚਲਿਆ ਤੈਨੂੰ ਤੈਨੂੰ ਪਤਾ ਲੱਗਿਆ ਜਿਹੜਾ ਵਿਚ ਜੇ ਅਸੀਂ ਖੜਦੇ ਆ ਤੇ ਉਹ ਘੁੰਮਦਾ ਐਗਾ ਗੋਲ ਗੋਲ ਗੋਲ ਗੋਲ ਆਪਣਾ ਘੁੰਮਦਾ ਤੇ ਆ ਆ video ਬਣਦੀ ਐ ਤੇ ਆਪਾਂ ਨੂੰ ਲਗਦਾ ਆਪਾ ਘੁਮ ਰਹੇ ਆ ਹਾਂ ਯਾਰ ਤਾਂਹੀਂ ਤਾਂ ਕਹਿੰਦੀ ਤੂੰ ਚਲੀ ਮੇਰੇ ਨਾਲ ਦੇਖਾਂਗੇ ਵੀ ਆਪਾ ਵੀ ਕਿਵੇ ਦਾ ਵਿਆਹ ਹੋਊਗਾ ਹੈਨਾ ਕੀ system ਹੋਵੇ, ਪਹਿਲੀ ਵਾਰ ਦੇਖੂਗੀ ਕਿਸੇ ਪਹਾੜਣ ਕੁੜੀ ਦਾ ਵਿਆਹ, ਮੈਂ ਬਹੁਤ ਜਿਆਦਾ excited ਦੇਖੀ ਐ ਇਹਦੇ ਵਿੱਚ ਲਾਈਨਾਂ ਸੀ ਵ ਆ ਸਾਰਿਆ ਦੀਆ ਵਿਆਹ ਚ ਲੋਕਾਂ ਦੇ ਖਾਣੇ ਚ ਘੱਟ ਤੇ ਇਹਦੇ ਚ ਜਿਆਦਾ ਲਾਈਨਾਂ ਲੱਗੀਆ ਹੋਈਆ ਸੀਗੀਆ ਵੀ ਸਾਡੀ photo ਕਰਵਾਓ ਸਾਡੀ photo ਕਰਵਾਓ, ਬੰਦੇ ਬੈਠੇ ਹੁੰਦੇ ਨੇ ਦੋ ਤੇ ਓਹ ਕਹਿੰਦੇ ਸਾਡੀ photo ਕਰਵਾਓ ਸਾਡੀ photo ਕਰਵਾਓ ਤੇ ਫੇਰ ਅਸੀਂ ਤਾਂ ਲਾਈਨ ਲੈਨ ਚ ਲੱਗਗੇ ਸੀ ਅਸੀਂ ਤਾ ਤਿਨ ਵਾਰੀ ਕਰਵਾਈਆ ਫੋਟੋਆਂ ਹਾਂ ਤੂੰ status ਪਾ ਰੱਖਿਆ ਸੀ ਹੈਨਾ ਮੈਂ ਵੀ ਆਖਾਂ ਮੈਂ ਕਿਹਾ ਕਿੰਨੀ ਸੋਹਣੀ video ਬਣਾ ਰੱਖੀ ਐ ਫੇਰ ਮੈਨੇ ਨੀਚੇ ਨਜ਼ਰ ਪਈ ਮੈਂ ਕਿਹਾ ਅੱਛਾ ਏਹ ਓਦੇ ਤੇ ਖੜੀ ਆ ਏਹ ਗੋਲ ਗੋਲ ਜਿਹਾ ਤੈਨੂੰ ਪਤਾ ਨੀ ਸੀਗਾ ਨਾ, ਦੋ ਤਿੰਨ ਵਾਰੀ video ਦੇਖੀ, ਮੈਨੂੰ ਫੇਰ ਸਮਜ ਆਈ ਏਨਾਂ ਤਾਂ trending ਤੇ ਚੱਲ ਰਿਹਾ ਹੁਣ, ਉਹ ਕੀ ਕਹਿੰਦੇ ਸ਼ੀਸ਼ ਮਹਿਲ ਚ ਵੀ ਸੀਗਾ ਪੰਜਾਹ ਰੁਪਏ ਟਿਕਟ ਸੀਗੀ ਤੈਨੂੰ ਪਤਾ ਐ ਹਾਂ ਪੰਜਾਹ ਰੁਪਏ ਟਿਕਟ ਸੀ ਤੇ ਨਾਲੇ ਸ਼ੀਸ਼ ਮਹਿਲ ਦੀ ਪਤਾ ਏਦਾਂ ਸੀ ਵੀ ਵੀਹ ਰੁਪਏ ਟਿਕਟ ਦੁਪਹਿਰ ਦੀ ਤੇ ਰਾਤ ਨੂੰ ਜਾਉਗੇ ਤਾਂ ਸੋ ਰੁਪਏ ਟਿਕਟ ਐ entry ਦੀ

ਕਿਉਕਿ ਰਾਤ ਨੂੰ ਵਧੀਆ ਲਗਦਾ lighting ਬਗੈਰਾ ਹਾਂ ਮੈਨੂੰ ਵੀ ਲੱਗ ਰਿਹਾ ਐ ਤਾਂਹੀਂ ਪਰ ਲੇਕਿਨ ਉਹ ਜਿਹੜਾ ਗੋਲ ਗੋਲ ਘੁਮਣ ਵਾਲਾ ਸੀਗਾ ਉਹਦੀ ਵੀ ਪੰਜਾਹ ਰੁਪਈਏ ਐ ਟਿਕਟ ਹਮ ਯਾਰ ਪਤਾ ਨੀ ਹੈਨਾ ਮੈਂ ਵੀ ਦੇਖੂਗੀ ਵੀ ਕਿਵੇਂ ਤਿਆਰ ਹੋਊਗੀ ਹੈਨਾ ਕਿਵੇਂ ਓਹਨਾ ਦਾ ਮਤਲਬ like ਜਿਦਾਂ ਪੰਜਾਬ ਦੀ bridal ਹੋਗੀ ਹੈਨਾ ਪੰਜਾਬੀ bridal ਹੁੰਦੀਆ ਨੇ ਓਹਨਾ ਦਾ make up ਅਲਗ ਹੁੰਦਾ, ਜਿਦਾਂ ਮੈਨੂੰ ਜਿਆਦਾ ਪਸੰਦ ਐ ਮੇਨੂ ਸੱਚੀ like ਜਿੱਦਾ ਹੁਣ ਮੈਂ ਉਹ ਪਾਉਂਦੀਆ ਨੇ ਯਰ ਨੱਥ ਪਾਉਂਦੀਆ ਨੇ ਗੀਆ ਨੱਕ ਚ ਵੱਡੀ ਵੱਡੀ ਹੋਰ ਤਾਂ ਸਾਰਾ ਓਹ ਹਾਂ ਨੱਥ ਓਨਾ ਦੀ main ਹੁੰਦੀ ਐ ਕਿਵੇਂ ਹਿਮਾਚਲ ਵਾਲੇ ਵਿਆਹ ਚ ਗਈਆ ਹੋਰ ਆਪਾ ਦੇਖੀ ਫਿਰ ਮਨਵੀਰ ਨੂੰ show ਕਰਾਂਗੀਆ ਆਪਾਂ ਦੋਨੋਂ ਫੇਰ ਦੇਖੀ ਓਹਨੇ ਮੈਨੂੰ ਕਹਿਣਾ ਚਲਗੀ ਹਿਮਾਚਲ ਘੁੰਮਣ, ਵਿਆਹ ਖਾਣਾ ਇਹਨਾਂ ਨੇ ਹੈਨਾ ਓਹ ਤਾਂ ਛਿੜ ਜੁਗੀ ਉਹ ਤਾ ਫੇਰ ਤੈਨੂੰ ਬੋਲੂੰਗੀ ਆਹ ਪਿਛਲੇ ਵਿਆਹ ਚ ਤਾ juice ਵੀ ਸੀਗੇ ਪਤਾ ਨੀ ਅਲਗ ਅਲਗ ਤਰ੍ਹਾਂ ਦੇ juice ਰੱਖੇ ਹੋਏ ਸੀਗੇ ਉਹ ਕੀ ਕਹਿੰਦੇ ਨੇ ਇਕ ਤਾ slice ਵਾਲਾ ਹੁੰਦਾ ਅਮਰੂਦ ਵਾਲਾ ਹੁੰਦਾ ਇਹ ਨੀ ਇਕ ਪੁਦੀਨੇ ਵਾਲਾ ਸੀਗਾ ਹਰਾ ਹਰਾ ਡੱਬੀ ਦੇ ਵਿਚ ਪਾਕੇ ਤੇ ਇਕ ਸੀਗਾ ਗੁੰਦਕਤੀਰਾ, ਗੁੰਦਕਤੀਰੇ ਦਾ juice ਸੀ ਇਕ ਬਸ ਆਪਾਂ ਕੁਛ ਨੀ ਛੱਡਾਂਗੀਆ ਆਪਾ ਸਾਰਾ ਕੁਛ ਖਾ ਕੇ ਆਵਾਂਗੀਆ ਜੇ ਓਹਨਾਂ ਨੇ ਰੱਖਿਆ ਹੋਉਗਾ ਤਾਂਹੀਂ ਯਾਰ

ਦੋ ਹਜ਼ਾਰ ਦੋਹੇ ਦੋ ਦੋ ਹਜ਼ਾਰ ਤਾਂ ਪੱਕਾ ਚੱਕ ਲਈ ਮੇਰੀ ਮਮੀ ਨੇ ਤਾ ਦੇਣਾ ਵੀ ਨੀ ਏਨਾਂ

ਲੈ jean ਪਾ ਲਈ ਤੂੰ ਜੋ ਮਰਜੀ ਪਾਲੀ ਤੂੰ, ਬਸ ਚਲਪੀ ਹੈਨਾ ਹਾਂ ਜਾਣਾ ਤਾਂ ਹੈਗਾ ਈ ਐ ਹੁਣ ਤੂੰ force ਜੋ ਕਰ ਰਹੀ ਐ ਵਾਰ ਵਾਰ ਹਾਂ ਵਧੀਆ ਹੋਰ ਯਰ enjoy ਕਰਾਗੀਆਂ ਐਨੂੰ ਜਮਾ, ਲੈ ਚਲੀ ਹੁਣ ਕਰਲੀ ਹੁਣ ਪੈਸੇ ਤੇਰੇ ਕੋਲ ਹਜੇ ਮੇਰੇ ਕੋਲ ਖਾਲੀ ਆ ਬਸ ਹੁਣ ਮਮੀ ਤੋਂ ਮੰਗਣੇ ਨੇ, ਹੱਥ ਫਲਾਰਨੇ ਅਗੇ ਅੱਛਾ ਮੈਂ ਤਾ ਕਰੀ ਬੈਠੀ ਆ ਫਿਰ ਮੇਰੇ ਲਈ ਵੀ ਕਰਲਾ ਥੋੜੇ ਕਰਲੂੰਗੀ ਤੇਨੂੰ ਤਾਂਹੀਂ ਤਾਂ ਕਹਿ ਰਹੀ ਆ ਵੀ ਤੂੰ ਦੋ ਲੈ ਆਈ ਬਸ ਬਾਕੀ ਮੈਂ ਕਰਲੂੰਗੀ ਬੱਸ ਮੇਰੇ ਨਾਲ ਚਲੀ ਪਰ ਹੋਰ ਐਨੂੰ ਮਜੇ ਕਰਾਂਗੇ ਯਰ ਕੋਈ ਨਾ ਕਰਾਂਗੇ ਕਰਾਂਗੇ ਮੋਟੀਆਂ ਹੋਕੇ ਆਵਾਂਗੀਆ ਖਾ ਖਾ ਕੇ ਤਿੰਨ ਦਿਨ ਓਥੇ ਤਾ ਸਰਦੀਆਂ ਦੇ ਕਪੜੇ ਲੈਕੇ ਜਾਣੇ ਪੈਣੇ ਆ ਹਾਂ ਹਾਂ ਉਏ ਸਹੀ ਗੱਲ ਆ ਚੱਲ ਲੈਜਾਂਗੀਆ

ਮੇਰੇ ਆ ਜਾਣਗੇ ਤੇਰੇ ਤੇਰੀ ਤੇਰੇ size ਦੇ

bye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

ਅਧਿਐਨ ਕਰਦੇ, ਹੁਣ ਸਹੂਲਤਾਂ ਜ਼ਿਆਦਾ ਹਨ, ਚੰਗੇ ਕਾਗਜ਼ ਉਤਮ ਛਪਾਈ ਅਤੇ ਆਕਰਸ਼ਕ ਜ਼ਿਲਦਾਂ ਵਿੱਚ ਵੱਖ ਵੱਖ ਵਿਸ਼ਿਆਂ ਦੀ ਬੇਸ਼ੁਮਾਰ ਕਿਤਾਬਾਂ ਇੱਕੋ ਥਾਂ ਮਿਲ ਜਾਂਦੀਆਂ ਹਨ। ਲੰਮੇ ਨੋਟਸ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਫੋਟੋਸਟੇਟ ਮਸ਼ੀਨਾਂ ਲਾਇਬ੍ਰੇਰੀ ਵਿੱਚ ਹੀ ਹੁੰਦੀਆਂ ਹਨ, ਸਾਫ਼ ਸੁੱਥਰਾ ਆਲਾ ਦੁਆਲਾ ਚਾਨਣ ਹਵਾ, ਬੈਠਣ ਦਾ ਪ੍ਰਬੰਧ ਪੜ੍ਹਨ ਵਾਲਾ ਹੋਵੇ ਤਾਂ ਗਿਆਨ ਲਾਲਸਾ ਨੂੰ ਰਜ ਰਜ ਤ੍ਰਿਪਤ ਕਰ ਸਕਦਾ ਹੈ, ਹੋਰ ਪੜ੍ਹਨ ਵਾਲਿਆਂ ਦੀ ਸੰਗਤ ਵਿੱਚ ਮਨ ਮੱਲੋ ਮੱਲੀ ਪੜ੍ਹਨ ਨੂੰ ਕਰਦਾ ਹੈ, ਕਈ ਲੋਕ ਘਰ ਵਿੱਚ ਹੀ ਆਪਣੀ ਨਿੱਜੀ ਲਾਇਬ੍ਰੇਰੀ ਬਣਾ ਲੈਂਦੇ ਹਨ।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 ਲਾਇਬ੍ਰੇਰੀ ਵਿੱਚ ਅਕਸਰ ਜਾਣ ਵਾਲੇ ਇਸ ਜਾਂਚ ਨੂੰ ਆਪ ਹੀ ਗ੍ਰਹਿਣ ਕਰ ਲੈਂਦੇ ਹਨ ਸਮੇਂ ਦੀ ਸਾਰਥਕਤਾ ਦਾ ਅਰਥ ਸਮੇਂ ਨੂੰ ਅਜਿਹੇ ਪਾਸੇ ਖ਼ਰਚ ਕਰਨਾ ਹੈ ਕਿ ਪਿੱਛੋਂ ਪਛਤਾਵਾ ਨਾ ਹੋਵੇ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 ਕਦੇ ਵੀ ਘਾਟੇ ਦਾ ਸੌਦਾ ਨਹੀਂ ਹੁੰਦਾ ਵੱਡੇ ਵੱਡੇ ਵਿਦਵਾਨ ਜਿਹਨਾਂ ਦੀ ਨਵੀਆਂ ਸੋਚਾਂ ਨੇ ਦੁਨੀਆਂ ਦੀ ਨੁਹਾਰ ਬਦਲ ਦਿੱਤੀ ਹੈ ਪਤਾ ਨੀ ਕਿੰਨਾ ਕਿੰਨਾ ਲਾਇਬ੍ਰੇਰੀ ਵਿੱਚ ਗੁਜ਼ਾਰਦੇ ਰਹੇ ਪਹਿਲੇ ਸਮਿਆਂ ਵਿੱਚ ਲਾਇਬ੍ਰੇਰੀਆਂ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 ਹੁਣ ਸਹੂਲਤਾਂ ਜ਼ਿਆਦਾ ਹਨ, ਚੰਗੇ ਕਾਗਜ਼ ਉਤਮ ਛਪਾਈ ਅਤੇ ਆਕਰਸ਼ਕ ਜ਼ਿਲਦਾਂ ਵਿੱਚ ਵੱਖ ਵੱਖ ਵਿਸ਼ਿਆਂ ਦੀ ਬੇਸ਼ੁਮਾਰ ਕਿਤਾਬਾਂ ਇੱਕੋ ਥਾਂ ਮਿਲ ਜਾਂਦੀਆਂ ਹਨ ਲੰਮੇ ਨੋਟਸ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਫੋਟੋਸਟੇਟ ਮਸ਼ੀਨਾਂ ਲਾਇਬ੍ਰੇਰੀ ਵਿੱਚ ਹੀ ਹੁੰਦੀਆਂ ਹਨ, ਸਾਫ਼ ਸੁੱਥਰਾ ਆਲਾ ਦੁਆਲਾ ਚਾਨਣ ਹਵਾ, ਬੈਠਣ ਦਾ ਪ੍ਰਬੰਧ ਪੜ੍ਹਨ ਵਾਲਾ ਹੋਵੇ ਤਾਂ ਗਿਆਨ ਲਾਲਸਾ ਨੂੰ ਰਜ ਰਜ ਤ੍ਰਿਪਤ ਕਰ ਸਕਦਾ ਹੈ।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 ਆਪ ਹੀ ਗ੍ਰਹਿਣ ਕਰ ਲੈਂਦੇ ਹਨ ਸਮੇਂ ਦੀ ਸਾਰਥਕਤਾ ਦਾ ਅਰਥ ਸਮੇਂ ਨੂੰ ਅਜਿਹੇ ਪਾਸੇ ਖ਼ਰਚ ਕਰਨਾ ਹੈ ਕਿ ਪਿੱਛੋਂ ਪਛਤਾਵਾ ਨਾ ਹੋਵੇ ਲਾਇਬ੍ਰੇਰੀ ਜਾਣਾ ਲਾਹੇ ਦਾ ਰਾਹ ਹੈ ਇਸ ਰਾਹੇ ਪਛਤਾਵੇ ਦੀ ਪਰਛਾਂਈ ਵੀ ਨਹੀਂ ਪੈਂਦੀ।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

ਵੱਖ ਵੱਖ ਵਿਸ਼ਿਆਂ ਦੀ ਬੇਸ਼ੁਮਾਰ ਕਿਤਾਬਾਂ ਇੱਕੋ ਥਾਂ ਮਿਲ ਜਾਂਦੀਆਂ ਹਨ, ਲੰਮੇ ਨੋਟਸ ਲੈਣ ਦੀ ਜ਼ਰੂਰਤ ਨਹੀਂ ਹੁੰਦੀ, ਫੋਟੋਸਟੇਟ ਮਸ਼ੀਨਾਂ ਲਾਇਬ੍ਰੇਰੀ ਵਿੱਚ ਹੀ ਹੁੰਦੀਆਂ ਹਨ, ਸਾਫ਼ ਸੁੱਥਰਾ ਆਲਾ ਦੁਆਲਾ ਚਾਨਣ ਹਵਾ, ਬੈਠਣ ਦਾ ਪ੍ਰਬੰਧ ਪੜ੍ਹਨ ਵਾਲਾ ਹੋਵੇ ਤਾਂ ਗਿਆਨ ਲਾਲਸਾ ਨੂੰ ਰਜ ਰਜ ਤ੍ਰਿਪਤ ਕਰ ਸਕਦਾ ਹੈ, ਹੋਰ ਪੜ੍ਹਨ ਵਾਲਿਆਂ ਦੀ ਸੰਗਤ ਵਿੱਚ ਮਨ ਮੱਲੋ ਮੱਲੀ ਪੜ੍ਹਨ ਨੂੰ ਕਰਦਾ ਹੈ, ਕਈ ਲੋਕ